ਤੇ ਏੱਥੇ ਇੱਕ ਕਾਫੀ ਵੱਡਾ ਗੇਟ ਹੈ ਕੋ ਕਿ ਸਕਿਨ ਤੇ ਡਾਰਕ ਬਰਾਊਨ ਕਲਰ ਦਾ ਹੈ ਤੇ ਬਲੈਕ ਕਲਰ ਦਾ ਵੀ ਗੇਟ ਹੈ।

ਤੇ ਏੱਥੇ ਏਹ ਪੌਧੇ ਵੀ ਹਨ ਤੇ ਏਹ ਕਾਫੀ ਵਧੀਆ ਵਿਊ ਆ ੜੇਯਾ ਹੈ ਜਿੱਥੇ ਕੀ ਬਹੁਤ ਸਾਦਾ--

ਤੇ ਇੱਥੇ ਕਾਫੀ ਵੱਡੇ ਦੁਕਾਨਾਂ ਵੀ ਹਨ ਇੱਕ ਦੁਕਾਨ ਦਾ ਕਲਰ ਰੈੱਡ ਐਂਡ ਵ੍ਹਾਈਟ ਹੈ ਜਿੱਥੇ ਦੋ ਗੱਡੀਆਂ ਖਲਾਉੱਤੀਆਂ ਹਨ ਚਿੱਟੇ ਰੰਗ ਦੀਆਂ ਹਨ।

ਏਹ ਕਾਫੀ ਵੱਡਾ ਮੈਦਾਨ ਹੈ ਜਿੱਥੇ ਕੀ ਮੱਛੀ ਮਾਰਕੇਟ ਲੱਗੀ ਹੋਈ ਹੈ ਤੇ ਕਾਫੀ ਜਿਆਦਾ--

ਜਿੱਥੇ ਕੀ ਬੋਹੁਤ ਵਧੀਆ ਲਾਈਟਸ ਵੀ ਜੱਗ ਰਹੀ ਹਨ ਤੇ ਇੱਥੇ ਕਾਫੀ ਜਿਆਦਾ--

ਫ਼ੋਟੋ ਹੈ ਜਿੱਥੇ ਕੀ ਬਹੁਤ ਵੱਡੀ ਜਗਾਹ ਹੈ।

ਤੇ ਫ਼ਰਸ਼ ਤੇ ਰੈੱਡ ਕਲਰ ਦਾ ਮੈਟ ਵਿਛਿਆ ਹੋਇਆ ਹੈ।

ਕੁਰਸੀਆਂ ਲੱਗੀਆਂ ਹਨ ਜੋ ਕਿ ਕਾਲੇ ਰੰਗ ਦੀਆਂ ਹਨ ਤੇ ਇੱਥੇ ਇੱਕ--

ਫਰੂਟ ਹਨ ਜਿੱਦਾਂ ਕੇਲਾ ਚਿਕੀ ਸੇਬ ਤੇ ਇੱਥੇ ਥੱਲੇ ਇਕ ਟ੍ਰੇ ਪਈ ਹੈ ਜੋ ਕਿ ਔਰੇਜ ਕਲਰ ਦੀ ਹੈ।

ਤੇ ਅਥੇ ਇੱਕ ਬਲੈਕ ਕਲਰ ਦੀ ਟਰੇ ਵੀ ਪਈ ਹੈ ਤੇ ਥੱਲੇ ਇੱਕ ਬਾਲਟੀ ਪਈ--

ਤੇ ਇਥੇ ਕਾਫੀ ਜਿਆਦਾ ਬਾੜੀਆਂ ਹਨ ਤੇ ਇਥੇ ਵੱਡੇ ਵੱਡੇ ਦਰਖਤ ਤੇ ਪੌਦੇ ਵੀ ਲੱਗੇ ਹੋਏ ਹਨ।

ਰੈਡ ਲਾਈਟਨਿੰਗ ਹੈ ਤੇ ਇਥੇ ਕਾਫੀ ਡੈਕੋਰੇਸ਼ਨ ਕੀਤੀ ਗਈ ਹੈ ਜੋ ਵੀ ਫੁੱਲਾਂ ਦੇ ਨਾਲ ਕੀਤੀ ਹੈ।

ਬਾਹਰ ਹੈ ਇਥੇ ਕਾਫੀ ਵੱਡੀ ਜਗਹਾ ਹੈ।

ਕਾਫੀ ਵਧੀਆ ਜਗ੍ਹਾ ਹੈ ਇਹ ਕਾਫੀ ਜਿਆਦਾ ਦਰਖਤ ਹਨ।